Mobile ਤਾਂ ਮੰਮੀ ਲੈ ਕੇ ਗਈ ਹੈਗੀ।

ਹਾਂ ਜਾਂ ਆਏਂ ਕਰ

ਕੋਈ ਗੱਲ ਨੀ। ਕੋਈ,

ਸ਼ਾਇਦ ਉਹ ਤੇ ਬਣਿਆ ਨਾ ਹੋਵੇ account

ਕੋਈ ਚੱਕਰ ਨੀਗਾ ਮੇਰੇ number ਤੇ ਕੋਈ ਚੱਕਰ ਨੀਗਾ।

ਮੇਰਾ number ਵੈਸੇ ਵੀ ਮੈਂ ਕਦੇ ਬੰਦ ਉਹਨੂੰ ਜਿੱਤ ਗਏ ਤਾਂ ਕਰ ਲਵਾਂਗੇ ਫਿਰ ਜਦੋਂ ਤਾਂ।

ਹੋਰ ਜੇ ਜਿੱਤ ਗਏ ਮਾੜੇ ਮੋਟੇ। ਹਮ ਫਿਰ ਮੈਂ ਤੇ ਜਾਦੂ ਆ ਨਾ। ਫਿਰ ਮੈਂ ਉਹ madam ਨੂੰ ਕਹਾਂਗਾ ਵੀ ਹੋਰ ਭੇਜਦੇ ID ਕੋਈ ਨੀ ਜਾਦੂ ਹੋਰ ਗੱਲ ਕੋਈ। ਸਿਆਲਕੋਟ ਦਾ ਇੱਕ ਰਾਜਾ ਸੀ ਸਲਵਾਨ। ਉਸਦੀਆਂ ਦੋ ਰਾਣੀਆਂ ਸਨ। ਇੱਕ ਰਹਿਣਾ ਸੀ ਇਛਰਾਂ ਤੇ ਦੂਜੇ ਦਿ ਨਾ ਸੀਂ ਲੂਣਾ। ਸਲਵਾਨ ਦੇ ਘਰ ਰਾਣੀ ਇੱਛਰਾਂ ਦੀ ਕੋਕਹੋਂ ਇਕ ਬਲਾਕ ਨੇ ਜਨਮ ਲਾਯਾ ਸੀ ਉਸਦਾ ਨਾਂ ਪੂਰਨ ਰੱਖਿਆ ਗਿਆ ਕਹਿੰਦੇ ਹਨ ਕਿ ਜੋਤਸ਼ੀਆ ਨੇ ਰਾਜੇ ਸਲਵਾਨ ਨੂੰ ਧਰਮ ਭਰਮ ਇਕ ਵਾਰੇ ਵਾਰਿਆ ਸਤ ਪੂਰਨ ਦਾ ਮੂੰਹ ਦੇਖਣ ਉਸ ਲਯੀ ਅਸ਼ੁਧ ਹੋਵੇਗਾ। ਇਸ ਕਰ ਕੇ ਰਾਜਾ ਸਲਵਾਨ ਨੇ ਪੂਰਨ ਨੂੰ ਬਾਰਾਂ ਵਰ੍ਹੇ ਤੱਕ ਵਿਚ ਰੱਖਣ ਦਾ ਹੁਕਮ ਦੇ ਦਿਤਾ। ਬਾਰਾਂ ਵਾਰੇ ਬੀਤ ਜਾਨ ਪਿੱਛੋਂ ਪੂਰਨ ਭੌਰੀਆਂ ਨਿਕਲ ਕੇ ਆਪਣਾ ਪਿਤਾ ਰਾਜਾ ਤਲਵਾਰ ਨੂੰ ਮਿਲਣ ਲਈ ਗਿਆ ਰਾਜਾ ਸਲਵਾਨ ਬਹੁਤ ਖੁਸ ਸੀਗਾ। ਰਾਜਾ ਸਲਵਾਨ ਨੇ ਪੂਰਨ ਨੂੰ ਪਿਆਰ ਕਰਦੇ ਹੋਏ ਆਦੇਸ਼ ਦਿੱਤਾ ਕਿ ਹੁਣ ਉਹ ਆਪਣੀ ਮਾਵਾਂ ਨੂੰ ਮਿਲ ਸਕ ਮਿਲ ਸਕਦਾ ਹੈ ਪਹਿਲਾਂ ਉਹ ਲੂਣਾ ਨੂੰ ਉਸ ਦੇ ਮਹਿਲਾਂ ਵਿਚ ਜਾ ਕ ਮਿਲੇ ਅਤੇ ਫਿਰ ਰਾਣੀ ਇੱਛਰਾਂ ਨੂੰ ਆਪਣੇ ਪਿਤਾ ਦੀ ਆਗਿਆ ਅਨੁਸਾਰ ਪੂਰਨ ਲੂਣਾ ਨੂੰ ਪ੍ਰਣਾਮ ਕਰਨ ਲਈ ਗਯਾ ਜਵਾਨ ਹੋਏ ਪੂਰਨ ਦੀ ਸੁੰਦਰਤਾ ਨੂੰ ਵੇਖ ਸੁੰਦਰਤਾ ਨੂੰ ਦੇਖ ਲੂਣਾ ਤੰਗ ਰਹਿ ਹੀ, ਦੰਗ ਰਹੀ ਗੀ ਪੂਰਨ ਉਤੇ ਉਸ ਮਾਂ ਦਾ ਅਸ਼ੀਰਵਾਦ ਚਾਹੁੰਦਾ ਸੀ ਪਰ ਲੂਣਾ ਤਾ ਉਲਟਾ ਪਰ ਲੂਣਾ ਤਾਂ ਉਲਟਾ ਉਹ ਹੀ ਬੋਲਣ ਲੱਗ ਪਈ। ਪੂਰਨ ਨੂੰ ਲੂਣਾਂ ਦੀ ਇਸ ਸੋਚ ਕਾਰਨ ਭਾਰੀ ਨਿਰਾਸ਼ਾ ਹੋਈ ਅਤੇ ਉਹ ਕਾਹਲੀ-ਕਾਹਲੀ ਲੂਣਾਂ ਦੇ ਮਹਿਲ ਵਿੱਚ ਨਿਕਲ ਆਇਆ। ਦੂਜੇ ਪਾਸੇ ਲੂਣਾ ਨੂੰ ਬਹੁਤ ਗੁੱਸਾ ਆਇਆ। ਕੀ ਪੂਰਨ ਨੇ ਉਸਦੀ ਭਾਵਨਾ ਨੂੰ ਠੁਕਰਾ ਦਿੱਤਾ। ਉਸਨੇ ਆਪਣੀ ਬੇਇਜ਼ਤੀ ਮਹਿਸੂਸ ਕੀਤੀ ਅਤੇ ਉਹ ਉਸ ਤੋਂ ਬਦਲਾ ਲੈਣ ਲਈ ਬੈਚੈਨ ਹੋ ਗਿਆ। ਲੂਣਾ ਦੇ ਮੇਹਲੋਂ ਵਿੱਚੋ ਪੂਰਨ ਤੇ ਵਾਪਸ ਜਾਣ ਪਿਛੋਂ ਲੂਣਾ ਨੇ ਨਵੀਂ ਸਾਜਿਸ ਰੱਚੀ। ਉਸ ਨੇ ਆਪਣੇ ਕੱਪੜੇ ਪਾੜ ਲਏ ਤੇ ਵਾਲ ਖਿਲਾਰ ਲਏ ਅਤੇ ਰਾਜੇ ਦੇ ਮਹਿਲ ਤਕ ਇਕ ਮੰਦਾ ਹਾਲ ਕਰ ਕੇ ਪੈ ਗਈ ਰਾਜਾ ਸਲਵਾਨ ਨੇ ਉਸ ਦੇ ਹਾਲੋਂ ਬੇਹਾਲ ਹੋਣ ਦਾ ਕਾਰਨ ਪੁੱਛਿਆ ਲੂਣਾ ਝੂਠੀ ਕਹਾਣੀ ਘੜ ਕੇ ਇਕਲੌਤੇ ਬੇਟੇ ਨੇ ਦੱਸਿਆ ਕਿ ਪੂਰਨ

ਕੁਛ ਸਮੇਂ ਪੂਰਨ ਨੂੰ ਛੱਡ ਕੇ ਬਿਨਫਸ਼ ਦੀ ਗੱਲ ਸੁਣੇ ਕੈਨੇਡਾ ਦੇ ਹਵਾਲੇ ਕਰਕੇ ਹੁਕਮ ਦੇ ਦਿੱਤਾ ਕੀ ਉਹ ਪੂਰਨ ਨੂੰ ਮਾਰ ਕੇ ਕਿਸੇ ਕੂਹ ਵਿਚ ਸੁਤ ਦੇਣ

ਉਹਨਾਂ ਨੂੰ ਮਸੂਮ ਪੂਰਣ ਉੱਤੇ ਉੱਤੇ ਤਰਸ ਆ ਗਿਆ ਉਹਨਾਂ ਦੇ ਹੋਰਾਂ ਨੂੰ ਜਾਨੋਂ ਮਾਰਨ ਦੀ ਥਾਂ ਉਸ ਨੇ ਹੱਥ ਪੀਰ ਕਟ ਕ ਇਕ ਸੂਕੀ ਕੂਹ ਵਿਚ ਸੁੱਟ ਦਿੱਤੇ ਰਾਜੇ ਦੀ ਸੰਤੁਸ਼ਟੀ ਲਈ ਉਹਨਾਂ ਨੇ ਪੂਰਨ ਦੇ ਕੁਜ ਕੱਪੜੇ ਲਹੂ ਨਾਲ ਲਿਬੜੇ, ਰਾਜੇ ਨੂੰ ਫੜਾ ਦਿਤੇ। ਸਬੱਬ ਨਾਲ ਉਸ ਰਾਹ ਜੋਗੀ ਗੋਰਖ। ਨਾਟ ਅਤੇ ਉਸ ਦੇ ਚੇਲਿਆਂ ਦੀ ਟੋਲੀ ਲੰਘ ਗਈ ਉਨ੍ਹਾਂ ਨੇ ਉਸ ਕੂਹ ਦੇ ਵਿਚ ਹਾਏ ਹਾਏ ਦੀ ਦਰਦ ਭਾਰੀ ਆਵਾਜ਼ ਸੁਣੀ ਖੂਹ ਵਿੱਚ ਡਿੱਗਣ ਤੇ ਉਹਨੇ ਪੂਰਨ ਨੂੰ ਵੇਖਿਆਖੂਹ ਗੁਰੂ ਗੋਰਖ ਨਾਥ ਨੇ ਪੂਰਨ ਤੋਂ ਉਸ ਬਾਰੇ ਪੁੱਛਿਆ ਪੂਰਨ ਨੇ ਆਪਣੀ ਹੱਡ ਬੀਤੀ ਜੁ ਦੀ ਤੂੰ ਸੁਣਾ ਦਿੱਤੀ ਗੁਰੂ ਗੋਰਖ ਨਾਥ ਨੇ ਪੂਰਨ ਨੂੰ ਕਿਹਾ ਮੈਂ ਤੇਰਾ ਸੱਚ ਪਰਖਣ ਲਈ ਸੱਚੇ ਸੌਦੇ ਦਾ ਇੱਕ ਢੰਗ ਖੂਹ ਵਿੱਚ ਲਮਕ ਆਉਂਦਾ ਹਾਂ ਜੇ ਤੂੰ ਸੱਚਾ ਹੈ ਤਾ ਇਸ ਨਾਲ ਖੂ ਵਿੱਚੋ ਬਾਹਰ ਆ ਜਾ ਪੂਰਨ ਕੱਚੇ ਧਾਗੇ ਨੂੰ ਫੜ ਕੇ ਹੌਲੀ-ਹੌਲੀ ਵਿਚੋਂ ਬਾਹਰ ਆ ਗਿਆ। ਪੂਰਨ ਦਾ ਸਤ ਤੇਜ ਵੇਖ ਕੇ ਜੋਗੀ ਜੈ-ਜੈ ਕਰਨ ਲੱਗੇ। ਤਦ ਗੁਰੂ ਗੋਰਖ ਨਾਥ ਨੇ ਪੂਰਨ ਦੇ ਸਿਰ ਤੇ ਹੱਥ ਫੇਰਿਆ ਤੇ ਆਪਣੀ ਸ਼ਕਤੀ ਨਾਲ ਉਸ ਨੂੰ ਨੌ ਬਰ, ਨੌਕਰ ਕਰ ਦਿੱਤਾ। ਇਸ ਪੀਛੋ ਪੂਰਨ ਨੇ ਗੋਰਖਨਾਥ ਤੋਂ ਜੋਗ ਧਾਰਿਆ ਤੇ ਉਹ ਇੱਕ ਜੋਗੀ ਬਣ ਗਿਆ ਗੋਰਖਨਾਥ ਨੇ ਹੋਰ ਚੇਲਿਆਂ ਵਾਂਗ ਪੂਰਨ ਵੀ ਸਮੇ ਸਮੇ ਨਗਰਾਂ ਵਿਚ ਭਿਕਸਾ ਲੈਣ ਜਾਂਦਾ। ਇਕ ਵਾਰੀ ਪੂਰਨ ਜੋਗੀ ਰਾਣੀ ਸੁੰਦਰਾਤਾ ਦੇ ਮਹਿਲੀਂ ਭਿੱਖਿਆ ਮੰਗਣ ਲੱਗਿਆ। ਚਿੜੀ-ਛਿੱਕਾ ਮੱਖਣ ਲੱਗੇ ਰਾਣੀ ਦੀ ਸੁੰਦਰ ਪੂਰਨ ਨੇ ਵੇਖਿਆ ਉਹ ਪੂਰਨ ਦੇ ਰੂਪ ਅਤੇ ਤੇਜ ਨੂੰ ਵੇਖ ਕੇ ਉਸ ਉਤੇ ਡੁਲ ਗਈ ਸੀ। ਸੁੰਦਰਤਾ ਨੇ ਮੋਤੀਆਂ ਬਰੀਆ

ਆਪਣਾ ਸਬ ਲਿਟਾ ਕ ਵੱਲ ਨੋਟਾਂ ਕੇਵਲ ਭੋਜਨ ਚਾਹੀਦਾ ਹੈ ਪੂਰਨ ਉਸ ਨੇ ਮੋਟੀ ਵਾਪਸ ਕਰ ਕੇ ਭੇਜਣ ਦੀ ਮੰਗ ਕੀਤੀ ਬੜੇ ਚੰਗੇ ਪਕਵਾਨ ਤਿਆਰ ਕਰਵਾ ਕੇ ਆਪ ਗੋਰਖ ਨਾਥ ਤੇ

ਉਸਨੇ ਸੁੰਦਰਾਂ ਨੂੰ ਕਿਹਾ ਕਿ ਉਹ ਕੋਈ ਵਰਦਾਨ ਮੰਗ ਲਵੇ। ਸੁੰਦਰਾਂ ਨੇ ਕਿਹਾ, ਜੇ ਆਪ ਦਯਾਲ ਹੋਏ ਤਾਂ ਆਪਣਾ ਪੂਰਨ ਮੈਨੂੰ ਦੇਂ ਦਯੋ। ਗੋਰਖ ਨਾਥ ਨੇ ਖੁਸ਼ ਹੋ ਕੇ ਪੂਰਨ ਨੂੰ ਆਦੇਸ਼ ਦਿੱਤਾ ਕਿ ਉਹ ਨਾਲ ਚਲਾ ਜਾਵੇ ਰਹਿਤ ਧਾਰਨ ਕਰ ਲਵੇ ਸਮੁੰਦਰਾ ਖੁਸ਼ੀ-ਖੁਸ਼ੀ ਪੋਰਨ ਨਾਲ ਲੈ ਕੇ ਅਰਥ ਮਹਲ ਵਿਚ ਆ ਗਈ ਪਰ ਪੂਰਨ ਦਾ ਮਨ ਬੜਾ ਉਦਾਸ ਸੀ ਉਸ ਨੂੰ ਸੁੰਦਰਾਂ ਦੇ ਮਹਿਲੀਂ ਰਹਿਣ ਦੀ ਉਂਗਲ ਕੋਈ ਖੁਸ਼ੀ ਨਹੀਂ ਸੀ ਉਹ ਹੋਰ ਹੀ ਸੁੰਦਰਾਂ ਨੇ ਪੂਰਨ ਨੂੰ ਕਿਹਾ ਕਿ ਮੈਂ ਤੁਹਾਡੇ ਖੁਸ਼ ਰਹਿਣ ਤੇ ਖ਼ੁਸ਼ ਹੋ ਸਕਾ ਗੀ। ਪੂਰਨ ਨੇ ਇੰਨੇ ਸਾਰੇ ਅਡੰਬਰਾਂ ਤੋਂ ਮੁਕਤ ਰਹਿਣ ਦੀ ਆਪਣੀ ਇੱਛਾ ਸੁੰਦਰਾਂ ਨੂੰ ਦੱਸੀ। ਤਦ ਸੁੰਦਰਾਂ ਨੂੰ ਵੀ ਹੋਈ ਨਾ ਰਿਹਾ ਤੇ ਪੂਰਨ ਮੁੜ ਗੁਰੂ ਗੋਰਖਨਾਥ ਕੋਲ਼ ਆ ਗਿਆ। ਲੰਬਾ ਸਮਾਂ ਬੀਤ ਜਾਣ ਤੇ ਪੂਰਨ ਜੋਗੀ ਦੇ ਰੂਪ ਵਿਚ ਸਿਆਲਕੋਟ ਵਿੱਚ ਗਿਆ। ਕੁਛ ਤੋਂ ਉਹ ਭਗਤ ਪੂਰਨ ਵਜੋਂ ਪੂਰਾ ਹੋ ਚੁੱਕਾ ਸੀ ਕਹਿੰਦੇ ਆਂ ਪੂਰਨ ਦੇ ਜਾਂ ਨਾਲ ਰਾਜੇ ਦਾ ਉਹ ਸੁੱਕਾ ਬਾਗ਼ ਜਿੱਥੇ ਪੂਰਨ ਠਹਿਰਾਇਆ ਸੀ, ਹਰਾ ਹੋ ਗਿਆ। ਰਾਣੀ ਇਚਰਾ ਆਪਣੇ ਪੁੱਤਰਾਂ ਦੇ ਵਿਯੋਗ ਵਿਚ ਰੋ ਰੋ ਕ ਅੰਨੀ ਹੋ ਚੁਕੀ ਸੀ। ਸ਼ਹਿਰ ਵਿਚ ਪੂਰਨ ਭਗਤ ਦੀ ਪਹੁੰਚਣ ਦੀ ਖ਼ਬਰ ਸੁਨ ਕੇ ਉਹ ਵੀ ਉਡਦੇ ਦਰਸ਼ਨਾਂ ਲਈ ਆਈ। ਕਿਹਾ ਜਾਂਦਾ ਹੈ ਕਿ ਪੂਰਨ ਦੇ ਬੋਲ ਸੁਣਕੇ ਇੱਛਰਾਂ ਨੇ ਉਸਨੂੰ ਪਛਾਣ ਲਿਆ ਅਤੇ ਉਸ ਦੀ ਨਜ਼ਰ ਵਾਪਸ ਆ ਗਈ। ਓਦਰ ਔਲਾਦ ਨਾ ਹੋਣ ਕਰਨ ਨਿਰਾਸ਼ ਹੋਈ ਲੂਣਾਂ ਵੀ ਰਾਜਾ ਸਲਵਾਨ ਨੂੰ ਨਾਲ ਲੈ ਕ ਪੂਰਨ ਭਗਤ ਕੋਲ ਆ ਪੋਹੰਚੀ ਸੀ ਆ ਪੋਹੰਚੀ ਪੂਰਨ ਭਗਤ ਨੇ ਦੱਸਿਆ ਕਿ ਰਾਜੇ ਸਲਵਾਨ ਦੇ ਇੱਕ ਪੁੱਤਰ ਪਹਿਲਾ ਸੀ। ਹੁਣ ਉਹ ਦੁਬਾਰਾ ਪੁੱਤਰ ਮੰਗਣ ਕਿਉਂ ਆਏ ਹਨ। ਏਨਾ ਤੋਂ ਉਹ ਮੁੱਕਰੇ ਪਰ ਫਿਰ ਲੂਣਾ ਨੇ ਆਪਣਾ ਸਾਰਾ ਦੋਸ਼ ਕਬੂਲ ਕਰ ਲਿਆ ਅਤੇ ਪਛਤਾਵੇ ਦਾ ਭਗਤਾਵਾ ਕੀਤਾ। ਤਦ ਪੂਰਨ ਓਨਾ ਨੂੰ ਆਸ਼ੀਰਵਾਦ ਦਿੰਦੇ ਹਨ ਚੌਲਾ ਆ। ਚੌਲਾ ਦਾ ਇਕ ਦਾਣਾ ਦੇ ਦਿੱਤਾ ਕਿ ਲੂਣਾ ਇਸ ਨੂੰ ਖਾ ਲਵੇ ਓਹਨਾ ਦੇ ਘਰ ਪੁੱਤਰ ਪੈਦਾ ਹੋ ਜਾਵੇਗਾ। ਤੋਂ ਵੱਡਾ ਮਹਾਬਲੀ ਹੋਵੇਗਾ। ਕਹਿੰਦੇ ਹਨ ਕਿ ਪੂਰਨ ਭਗਤ ਦੀ ਇਸ ਵਰ ਸਕਦਾ, ਲੂਣਾ ਦੀ ਕੁਜ ਇਕ ਪੁਰਖ ਨੇ ਜਨਮ ਲਯਾ ਜੋ ਪਿੱਛੋਂ ਰਾਜਾ ਰਸਾਲੂ ਦੇ ਨਾਂ ਨਾਲ ਮਸ਼ਹੂਰ ਹੋਇਆ ਉਹਦੇ ਮਸ਼ਹੂਰ ਹੋਣ ਤੋਂ ਬਾਅਦ ਉਸ ਦੇ ਵਿੱਚ ਚੋਰ ਅਸੀਂ ਹੋਰ ਕਿਉਂ ਮਿਹਨਤ ਕਰਨ ਦਾ ਫਲ ਮਿਲ ਗਿਆ ਸੀ ਇਸ ਮੁਲਾਕਾਤ ਦੌਰਾਨ ਪੂਰਨ ਭਗਤ ਨੇ ਰਾਜਾ ਸਲਵਾਨ ਨੂੰ ਆਪਣੇ ਬਾਰੇ ਦਾਸ ਦਿੱਤਾ। ਇਹ ਜਾਣ ਕੇ ਰਾਜਾ ਸੁਲੇਮਾਨ ਨੇ ਪੂਰਨ ਨੂੰ ਆਪਣਾ ਰਾਜ੍ਯ ਸੰਭਾਲ ਦਿਤਾ ਲਈ ਕਿਹਾ ਹੁਣ ਪੂਰਨ ਇਨ੍ਹਾਂ ਗੱਲਾਂ ਦਾ ਕੋਈ ਅਰਥ ਨਹੀਂ। ਤੂੰ ਹੈ ਏ ਕਰ ਰਿਹਾ ਹੈ, ਏ ਸਬ ਠੀਕ ਨਹੀਂ। ਇਸਲਈ ਉਸ ਨੇ ਨਿਮਰਤਾ ਨਾਲ ਕਿਹਾ, ਮੈਂ ਤਾਂ ਹੁਣ ਤ੍ਯਾਗੀ ਹਾਂ। ਮਾਹੀਆ ਦੇ ਇਹਨਾਂ ਨੂੰ ਮੈਨੂੰ ਕੋਈ ਬੰਧਨ ਨਹੀਂ। ਪਹਿਲਾਂ ਤਾ ਓ ਮੁਕਰ ਗਏ ਫਿਰ ਲੂਣਾ ਨੇ ਆਪਣਾ ਸਾਰਾ ਦੋਸ਼ ਕਬੂਲ ਕਰ ਲਿਆ ਅਤੇ ਪਛਤਾਵੇ ਦਾ ਪ੍ਰਗਟਾਵਾ ਵੀ ਕੀਤਾ ਤਦ ਪੂਰਨ ਨੇ ਓਹਨਾ ਨੂੰ ਅਸ਼ੀਰਵਾਦ ਦਿੰਦੇ ਦਾ ਇਕ

ਲੂਣਾ ਦੀ ਕੌਖ ਓ ਇਕ ਪੁਤਰ ਨੇ ਜਨਮ ਲਈ ਹੀ ਲਿਆ। ਤੇ ਪਿੱਛੋਂ ਰਾਜਾ ਨਾਮ ਮਸ਼ਹੂਰ ਹੋਇਆ। ਇਸ ਮੁਲਾਕਾਤ ਦੇ ਦੌਰਾਨ ਪੂਰਨ ਭਗਤ ਨੇ ਰਾਜਾ ਸਲਵਾਨ ਨੂੰ ਆਪਣੇ ਬਾਰੇ ਦੱਸ ਬੇਟਾ ਇਹ ਜਾਣ ਕੇ ਰਾਜਾ ਸਲਵਾਨ ਨੇ ਪੂਰਨ ਨੂੰ ਆਪਣਾ ਰਾਜ ਸੰਭਾਲਣ ਲਈ ਕਿਹਾ ਪਾਰ ਹੁਣ ਪੂਰਨ hello

ਜੈ ਦੀ।

ਮੈਂ ਕਿਹਾ ਉਹ ਮਾਂ ਨੇ ਤੇ ਕਦੇ ਕਿੱਤਾ ਨੀ ਸੀ ਤੇ ਤੂੰ ਹੀ ਹੈ ਫੇਰ ਉਡਦਾ ਦੀ ਜਿਦੀ ਰੀਸ ਵਾਲੀ ਆ ਗਈ .

ਸਗੋਂ ਤਾਂ ਨੂੰ ਲੱਤ ਚੱਕ ਚੱਕ ਕ ਬਹਿੰਦੀ ਆਏ ਕੁਰਸੀ ਤੇ। ਆਹੋ ਤੇ ਪਾਜੀ ਨੇ phone ਕਿੱਤਾ ਨਾ ਤੇ ਭਾਜੀ ਨੂੰ ਕਹਿੰਦੀ ਕ ਓ ਆਜੀ ਮੇਰੀ ਤੇ ਢਿੱਡਪੀੜ ਢਿੱਡ ਬੜੀ ਪੀੜ ਹੋਣ ਡਈ ਆ ਨਹੀਂ ਤੇ ਪੱਥਰੀਆਂ ਨੇ ਏਹ੍ਹ।

ਮੁੱਢ ਕ ਜੇ ਕਦੇ ਏਨੇ ਪੰਮੇ ਨੂੰ phone ਕਿੱਤਾ ਨਾ।

ਤੇ ਪੰਮਾ ਕਹਿੰਦਾ ਕੇ ਤੇਰਾ ਦਿਮਾਗ ਖਰਾਬ ਆ .

ਹਾੜੀ ਤੇ ਕੁੜੀ ਬਿਮਾਰ ਹੀ, ਏ ਅਸੀ ਤੇ ਤਾਂ ਨਿ ਸੀ ਹਟੇ ਰਹੀ ਓ ਊ ਤੇ ਘਰ ਓਥੇ ਆ ਹੁਣ ਰਹਿੰਦੀ ਆ ਦਰਦ ਹੁੰਦੀ ਰਹਿੰਦੀ ਆ ਤੇ ਇਹ ਕਿਥੇ ਗਈ ਹੁਣ

ਪਾਖੰਡ ਕਰਦੀਆ ਨੇ ।

ਤੇ ਦੋੜੀ ਫਿਰਦੀ ਕੋਈ operation ਨਹੀਂ ਕੋਈ ਦਵਾਈ ਨੀ ਖਾਦੀ।

ਕੇਡੇ ਜਦੋਂ ਕੇਡੇ ਪੀੜ ਪੈਂਦੀ ਆ ਓਦੋਂ ਤੇ ਦੋਹੜ ਜਾਂਦੀ ਪੇਕਿਆਂ ਨੂੰ ਜਦੋਂ ਚਾਅ ਚੜ੍ਹਦਾ ਓਦੋਂ ਚਲੀ ਜਾਂਦੀ ਓਦੋ ਕਹਿੰਦੀ ਮੇਰੇ ਪੀੜ ਉੱਠ ਗਈ ਪੀੜ ਉੱਠ ਗਈ ਜਾ ਜਿਦੋ ਰੋਟੀ ਪਕਾਉਣ ਨੂੰ ਨਹੀਂ ਜੀ ਕਰਦਾ ਤੇ ਓਦਣ ਕਹਿ ਦੇਂਦੀ ਕ ਮੈਂ ਠੀਕ ਨਹੀਂ ਆਂ।

ਉਹ ਵੀ ਸ਼ਦਾਈ ਏ ਜਿਹੜਾ ਮਨ ਲੈਂਦਾ। ਆਹੋ।

ਕਿੱਦਾਂ ਜਦੋਂ ਆਣਾ ਫੇਰ ਤੇ ਇਹਦੇ ਪੱਥਰੀਆਂ ਹੋਣੀਆਂ ਹੀ ਨੀ ਚਾਚੀ। ਜਿੰਦਾ ਆਪ ਇਥੇ ਚਾਰ

ਹਮ ਇਹਨੇ ਨਾਲ ਹੀ ਆਪਣੇ ਪਿੰਡ ਗਈ ਹੀ ਮੈਂ ਰਾਤ ਇਹਦੇ।

ਹਮ ਵਾਜ ਬੜੀ ਆਉਣ ਡਈ ਏ । ਉਹ ਭਾਈ ਆਇਆ ਹੀ ਗਲੀ ਚ। ਅੱਛਾ ਹਮ ਫੇਰ। ਫੇਰ ਕਿ ਹੋਇਆ?

ਓਹੋ ਹੀ ਪੱਥਰੀਆਂ ਦੀ ਜਿਹੜੀ .

ਤਿੰਨ ਵਜੀ ਤੇ ਇਹ ਕਵੇ ਮੇਨੂ ਪੀੜ ਸ਼ੁਰੂ ਹੋਣ ਡਈ ਮੇਰੇ ਪੀੜ ਹੋਣ ਡਈ ਮੈਂ ਪਾਣੀ ਪੂਣੀ ਦਿੱਤਾ ਤੇ ਮੈਂ ਨਾ ਤੇਲ ਲਾ ਤਾ ਦਵਾ ਵਾਲਾ ਤੇ ਮੈਂ ਕਿਹਾ ਸੋਂ ਜਾ।

ਤੇ ਨਾ ਖਲੋਵੇ।

ਆਹੋ ਤੇ ਇਹ ਏਕ੍ਸਿਡੇੰਟ ਹੋਇਆ ਓਦੋ ਤੇ ਓਧਰੋਂ ਵਿਲੀ ਜਾਏ ਤੇ ਮੈਂ ਕਿਹਾ ਤੇਰੀ ਲੱਤ ਲੁੱਟ ਦੁੱਖ ਜਾਣੀ ਆ ਇੱਦਾ ਨਾ ਕਰ ਮੈਂ ਫੇਰ ਮੈਂ ਆਪਣੇ ਡੈਡੀ ਨੂੰ ਅਵਾਜ ਮਾਰੀ।

ਤੇ ਉਹ ਵਿਚਾਰ ਉਠਿਆ ਓਹਨੇ ਤੇਲ ਤਾਲ ਲਾਯਾ ਹਿੰਦੀ ਲੱਤ ਨੂੰ ਤੇ ਕਹਿੰਦਾ ਮਤੇ pain ਨਾ ਹੁੰਦੀ ਹੋਵੇ ਇਹਦੇ। ਹਮ ਤੇ ਅਹ ਇਹ ਤੇ ਵਿੱਲੀ ਜਾਵੇ . ਇਹਨੂੰ ਮਲਦਾ ਰਿਹਾ ਪਤਾ ਨੀ ਫੇਰ। ਫਰਕ ਪਿਆ ਹੀ ਇਹਨੂੰ।

ਜਿਦਾ ਇਹ ਲੱਛਣ ਕਰਦੀ ਇੱਦਾ ਥੋੜੀ ਪੀੜ ਪੈਂਦੀ ਆ।

ਜਿਦਾ ਰੀਸਾ ਅਸੀਂ ਉਹ ਕਰਨੀਆਂ ਨੇ।

ਹਮ ਆ ਤੇ ਹੁਣ ਵੀ ਅੱਡ ਮੰਗਦੇ ਫਿਰਦੇ ਤੇ ਮਾਂ ਨੂੰ ਫਸਾਂਦੇ ਆ .

ਅਹੀ ਮੈਂ ਨਾ ਚਾਚੀ, ਸਾਦਾ ਤੰਗ ਅਸੀ ਫੇਰ ਵੀ ਨੀ ਗੱਲ ਕੀਤੀ।

ਹਮ ਮੇਨੂ ਅੱਧ ਚਾਹੀਦਾ ਤੇ ਮੇਨੂ ਫਲਾਣਾ ਚਾਹੀਦਾ ਮੇਨੂ ਟੀਂਗਰੀ ਚਾਹੀਦਾ।

ਆਹੋ

ਹੋਰ ਸ਼ਰਮ ਨਾ ਸ਼ਰਮ ਨੀ ਆਉਂਦੀ ਘਰ ਕਹਿਣ ਲੱਗਿਆ ਨੂੰ। ਨਹੀ ਤਾਂ ਨਾਹ ਸਹੀ ਪੈਣਾ ਉਹ ਸੀ ਨਾ ਜਿਹੜੀ ਕੰਤਿ ਸੱਸ ਵੀ ਆਦਿ ਗੱਲ ਕਰਦੀ ਸੀ ਓਦਾ ਹਨਾ। ਬਹੁਤ ਓਹਦਾ ਚੰਗਾ ਦਿਲ ਤਾੜੇ ਵਾਲ ਤਾੜੀ ਗੱਲ ਕਰਦੀ ਰਹੀ ਹੈ ਤੇ ਬਚਾ ਹੋਗਿਆ ਨਹੀਂ ਤੇ ਓਹਨੇ ਤੇ ਗਾਹ ਮਾਰ ਜਾਣਾ ਸੀ . ਆਹੋ ਮੈਂ ਕਹਿਣੀ ਮਾਰ ਤੇ ਇਹਨੂੰ ਪੰਮੇ ਨੇ ਹੀ ਦੇਣਾ ਸੀ ਪੰਮੇ ਨੇ ਬੜੇ ਚਿਰ ਦੀ ਦੇਣੀ ਹੀ।

ਪੰਮੇ ਨੇ?

ਓਹੋ ਅੱਜ ਦਾ ਉਹ ਤੇ ਜਯੋਂ ਮੈਂ ਵਿਆਹੀ ਆਈ ਆ ਓਦੋਂ ਦੀ ਵੰਡ ਕਰਾਉਂਦੇ ਫੇਰਦੇ ਨੇ। ਉਹ ਕਹਿੰਦੀ ਮੈਂ ਤੇ ਪਾਪੀ ਦੇ ਜੀਂਦੇ ਜਾਗਦੇ ਕਹਿੰਦੀ ਵੰਡ ਕਰਵਾਦਾ। ਆਹੋ ਇਹ ਰੋਕ ਲਾਯੀ ਏ ਤੇ ਕੰਤਿ ਨੇ ਲਈ ਸੀ ਓਹਨੇ ਕ ਥਾ ਨੂੰ ਨਹੀਂ ਤੇ ਹਨ ਕਿਥੇ ਲੱਗਣ ਦੇਣੀ ਸੀ।

ਖੇਡ ਗਲੀ ਨਿਆਣੇ ਖੇਡਦੇ ਆ ਨਾ।

ਮੇਰੇ ਨਿਆਣੇ ਸੀ ਜਾਂਦੀ ਜਾਂਦੀ ਚਾਚੀ ਇੱਦਾ ਕਰਦੀ ਉਹ board ਜਿਹੜਾ ਥੱਲੇ ਨੀ ਪਿਆ ਓਹਦਾ ਵੇਹੜੇ ਵਿਚ।

ਉਹ ਤੇ ਨਾ current ਲਾ ਦੇਂਦੀ ਆ। ਤਾਰਾ ਲਾ ਛਡਿ ਏ ਮੋਟਰ ਦੀਆ ਕ ਮੁੰਡਾ ਆਣਕੇ ਉਂਗਲ ਅੰਗਲ ਲਾਉਂਦਾ ਵਾ ਤੇ current ਲਗੂ ਓਹਨੂੰ।

ਹੋਰ ਕੀਤੇ ਵੇਖੀ ਤੇ ਸਹੀ ਤਾਰਾਂ ਥੋੜੀ ਲਾਉਂਦੀ ਉਹ ਬੱਤੀ ਦੀਆਂ।

ਲਾਉਂਦੀ ਨਿ? ਨਾ ਤੇ ਮੈਂ ਕਹਿ ਇਹਨੂੰ ਇੰਨਾ ਨੀ ਪਤਾ ਕੇ ਆਪਣੇ ਆਪ ਤੇ ਮਾਨ ਕਰਦੀ ਪਾਈ ਆ, ਤੇ ਜਿੱਦਣ ਕੀਤੇ ਤਾਰ ਲੱਗ ਗਯੀ ਤੇ ਇਹਦਾ ਹਾਲ ਕਿ ਬਾਣੁ? ਹਮ

ਇਹ ਕੋਇ ਗੱਲ ਹੈ ਇਹ ਜਾਂਦੀ . ਆਹ ਜਾਂਦੀ ਆ ਅਮ ਆਹ ਤਾਂ ਹੁਣ ਜਿੱਦ ਨਾਲ ਜਾਣਾ ਓਹਨੇ। ਆਹੋ ਮੈਂ ਨੀ ਨਾ ਕੂੰਦੀ। ਕਰਦੀ ਏ ਜੈਸੇ ਨੂੰ phone ਕਰਦੀ ਏ ਸੁਖੋ ਇਕ ਦੋ ਵਾਰੀ ਜੈਸੇ ਨੇ ਕਰਾਈ ਮੇਰੀ ਗੱਲ।

ਮੇਰਾ ਆਂਦੀ ਚਾਚੀ ਚਲੋ ਬੜੇ ਦਿਲੋਂ ਇਕ ਵਾਰ ਬੰਦਾ ਮਨੋ ਲੱਥ ਜਾਇ- ਨਾ ਫੇਰ ਨੀ ਦਿਲ ਕਰਦਾ ਗੱਲ ਕਰਨ ਨੂੰ ਮੇਰਾ ਨਿ ਜਿਵੇਂ ਹੋ ਜਾਏ . ਚੱਲ ਅੜੀਏ ਕੋਇ ਗੱਲ ਨਿ ਫੇਰ ਵੀ ਹਨ ਮਾੜਾ ਮੋਟਾ ਭਰਾਵਾਂ ਕੋਲ ਹੀ ਆਉਣਾ ਕਿਥੇ ਜਾਣਾ ਹੋਰ ਓਹਨਾ ਦਾ ਕੇਹਰ ਕੋਇ ਹੋਰ ਹੈਗਾ?

ਆਹ ਇੱਕ ਦੀ ਗੱਲ ਕਰਦਿਆਂ ਦੂਜੇ ਨੀ ਨਾ ਕਰਨ ਇਹ ਤੇ ਮਾੜੀ ਗੱਲ ਆ ਨਾ ਫੇਰ। ਆਹੋ ਆਹ ਤੇ ਉਣ ਗਈ ਨੀ ਸੀ ਜਿੱਦਾਂ ਲੱਦ ਕੇ।

ਮੇਰੀ ਮਮੀ ਹੋਰਿ ਆਏ ਸੀ ਤਾੜੇ ਸਾਮਣੇ ਪਤਾ ਏ ਹੈ ਤੁਹਾਨੂੰ।

ਮੇਰੀ ਮਮੀ ਹੋਣੀ ਆਏ ਸੀ ਤੇ ਰੋਟੀ ਪਾਣੀ ਐਨ ਵੜਿਆ ਅਸੀ ਬਣਾਇਆਂ ਦੋ ਤੈਂ ਸਬਜ਼ੀਆਂ ਬਣਾਇਆਂ ਮੀਟ ਮਾਤ ਬਨਾਯਾ।

ਤੇ ਹਨ ਪਤਾ ਕਿ ਕੀਤਾ? ਲੜ ਪਿਆ ਜੇਸਾ ਮੇਰੇ ਨਾਲ ਸ਼ਰਾਬ ਪੀਤੀ ਸੀ ਫੇਰ ਤੈਨੂੰ ਪਤਾ ਸ਼ਰਾਬ ਪੀਤੀ ਚ ਉਹ ਕੀਈ ਕੁਜ ਕਹਿੰਦਾ ਵਾ।

ਸ਼ਰਾਬ ਪੀਕੇ ਤੇ ਬੜਾ ਲੱਦਿਆ ਮੇਰੇ ਨਾਲ ਤੇ ਪੈਂਦੇ ਜੇਰ੍ਹੇ ਆਪਾਂ ਜੱਦ ਚਲ ਨਾ।

ਕਹਿੰਦਾ ਅਹੇ ਨਾ ਪਬੀ ਅਲ ਰੋਟੀ ਪਾਣੀ ਬਣਿਆ ਹੋਏ ਨਾ ਮੈਂ ਤੇ ਮੰਗਤੇ ਖਾ ਲੈਣੇ ਏਹੋਹਿ। ਅੱਛਾ ਕਿੰਨੂੰ ਆਂਦਾ? . ਰੱਜੀ ਨੂੰ ਕਹਿੰਦਾ ਕਹਿੰਦਾ ਆਹੋ ਪਾਬੀ ਰੋਟੀ ਪਾਣੀ ਬਣਿਆ ਵਾ ਤੇ ਚਾਲ ਇਹੋ ਖਾ ਲੈਣੇ ਆ।

ਰੋਟੀ ਪਾਣੀ ਖਾਂਦੀ ਖਾਂਦੀ ਨੇ ਸਾਰੇ ਪਾਂਡੇਆਂ ਤੋਂ ਮਤਲਬ ਆਹ ਚੀਜ ਚ ਆਹ ਵਾ ਡੋਲੂ ਵਿਚ ਆ ਪਿਆ ਵਾ ਇਹ ਵੀ ਓਦਰ ਲੈਵਾ ਆਹ ਪਤੀਲੇ ਚ ਸਬਜ਼ੀ ਪਯੀਏ ਆ ਇਹ ਪਤੀਲਾ ਵੀ ਓਦਰ ਲੈ ਵਾ।